ਆਪਾਂ ਦੇਖ ਸਖ ਰਹੇਂ ਹਾਂ ਕਿ ਇਸ ਪਿੱਚਰ ਵਿੱਚ ਸਾਨੂੰ--

ਖਰਗੋਸ਼ ਦੇ ਸਟੈਚੁ ਵਿੱਚ ਡਸਟਬਿਨ ਬਣਾਇਆ ਗਿਆ ਹੈ।

ਸਾਨੂੰ ਬੋਹੁਤ ਸਾਰੀ ਸਬਜੀਆਂ ਰੱਖੀਆਂ ਹੋਈਆਂ ਇੱਕ--

ਜਿਸ ਉੱਤੇ ਬਾਜਵਾ ਫਿਟਨੈਸ ਜਿਮ ਲੇਡੀ ਐਂਡ ਜੈਂਟ ਲਿਖਿਆ ਹੋਇਆ ਹੈ।

ਸਾਨੂੰ ਇੱਸ ਪਿਕਚਰ ਵਿੱਚ ਇੱਕ ਕਿਰੀਆਮਾ ਸ਼ੌਪ ਦਿੱਸ ਰਹੀ ਹੈ।

ਆਪਾਂ ਇਹ ਦੇਖ ਸਕਦੇ ਹਾਂ ਕਿ--

ਪਿਚਰ ਵਿੱਚ ਸਾਨੂੰ ਇੱਕ ਕੱਪੜਿਆਂ ਦੀ ਦੁਕਾਨ ਦਿੱਸ ਰਹੀ ਹੈ।

ਸਾਨੂੰ ਦਿੱਖ ਰਿਹਾ ਹੈ ਕੀ--

ਆਪਾਂ ਦੇਖ ਸਕਦੇ ਹਾਂ ਕਿ ਸਾਨੂੰ ਇੱਕ--

ਬੁਟੀਕ ਨਜ਼ਰ ਆ ਰਹੀ ਹੈ ਜਿੱਥੇ ਡਿਜ਼ਾਇਨਰ ਕੱਪੜੇ ਦੀ ਸਟਿਚਿੰਗ ਕੀਤੀ ਜਾ ਰਹੀ ਹੈ ਲਾਈਟਾ ਜਗ ਰਹੀਆਂ ਹਨ।

ਸਾਨੂੰ ਇੱਕ ਵਿਆਹ ਵਾਲਾ ਡੈਕੋਰੇਸ਼ਨ ਦਿੱਸ ਰਿਹਾ ਹੈ।

ਪਿੱਚਰ ਵਿੱਚ ਸਾਨੂੰ ਇੱਕ ਰੂਮ ਨਜ਼ਰ ਆ ਰਿਹਾ ਹੈ।